ਸਵੇਰੇ ਉਠਣਾ, ਨਸ਼ਾ ਕਿਦਾ ਕਰਨਾ, ਰਾਤ ਨੂੰ ਸੌਣਾ, ਨਸ਼ਾ ਰਾਤ ਦਾ ਸਵੇਰੇ ਹਾਲੇ ਕਿਵੇਂ ਕਰਨਾ, ਰਾਤ ਦਾ ਕਿਵੇਂ ਕਰਨਾ, ਦੁਪਹਿਰ ਦਾ, ਸਾਰਾ ਦਿਨ ਫਿਰ ਬੰਦਾ ਹੱਲ ਹੀ ਕਰਦਾ ਰਹਿ ਜਾਂਦਾ। ਫਿਰ ਬੰਦੇ ਨੂੰ ਆਏ ਨੀ ਪਤਾ ਲੱਗਦਾ, ਮੇਰਾ ਘਰ ਵੀ ਆ, ਮੇਰੀ ਭੈਣ ਵੀ ਆ, ਮੇਰੀ ਮਾਂ ਵੀ ਆ, ਮੇਰਾ ਬਾਪ ਵੀ ਆ, ਨਾ ਬਸ ਨਸ਼ਾ। ਜਦ ਤੱਕ ਨਸ਼ਾ ਹੈਗਾ, ਜਦ ਬੰਦਾ ਤੰਗ ਆ, ਸਰੀਰ ਤੋੜ ਤੇ ਆ, ਬੰਦੇ ਨੇ ਕਹਿ ਜਾਣਾ, ਮੈਂ ਨੀ ਛੱਡਦਾ, ਯੇ ਆ, ਬੋ ਆ, ਜੇ ਬੰਦੇ ਨੇ ਲਾ ਲਿਆ ਨਾ, ਤਾਂ ਬੰਦੇ ਨੂੰ ਕਹਿਣ ਵਾਸਤੇ, ਸਮਝਾਉਣ ਵਾਸਤੇ ਕਹਿ ਦੇਣਾ ਵੀ ਹਾਂ ਵੀ ਛੱਡਤਿਆ ਜੀ ਮੈਂ, ਵੀ ਹਾਂ ਹੁਣ ਨੀ ਕਰਦਾ ਨਸ਼ਾ। ਆਹ ਗੱਲਾਂ ਮੈਨੂੰ ਬਹੁਤ ਫੁਦੂ ਲੱਗਦੀਆਂ ਬੰਦਿਆਂ ਦੀਆਂ। ਵੀ ਹਾਂ ਤੂੰ ਵੀ ਯਾਰ ਤੋੜ ਆ, ਬੰਦੇ ਦੀ ਤਿੰਨ ਦਿਨ ਦੀ ਤੋੜ ਹੁੰਦੀ ਆ, ਹੱਦ ਚਾਰ ਦਿਨ ਬੰਦੇ ਦਾ ਸਰੀਰ ਤੰਗ ਹੋਊਗਾ, ਬੰਦਾ ਰੋਊਗਾ, ਪਿੱਟੂਗਾ, ਸਿਰ ਦਰਦ ਹੋਊਗਾ, loose motion ਲੱਗਜੂਗੇ, ਢਿੱਡ ਦੁਖੁਗਾ, ਬੁਰਾ ਹਾਲ ਹੋਊਗਾ। ਜੇ ਚਾਰ ਦਿਨ ਬੰਦੇ ਨੇ ਮਨ ਸਮਝਾ ਲਿਆ ਨਾ ਆਪਣਾ, ਮੈਂ ਕਿਹਾ ਪੰਜਵੇਂ ਦਿਨ ਉਹਦੀ ਜਿੰਦਗੀ ਸਵਰਗ ਆ। ਪੰਜਵੇਂ ਦਿਨ ਉਹਨੂੰ ਲੋੜ ਈ ਨੀ, ਆਹ ਕੁਛ ਕਰਨੇ ਦੀ। ਬੰਦੇ ਤੋਂ ਇੱਕ ਦਿਨ, ਇੱਕ ਦਿਨ ਛੱਡੋ ਇੱਕ ਘੰਟਾ ਨਹੀਂ ਰਿਹਾ ਜਾਂਦਾ ਬੰਦੇ ਤੋਂ ਚਿੱਟੇ ਆਲੇ ਬੰਦੇ ਤੋਂ ਤਾਂ ਜਮਾਂ ਨੀ ਰਿਹਾ ਜਾਂਦਾ, ਬੰਦਾ ਸੋਚਦਾ ਮੇਰੇ ਕੋਲ phone ਆ, phone ਵੇਚਦਾ, ਗੱਡੀ ਆ, ਗੱਡੀ ਵੇਚ ਦਾ। ਅਗਲਾ ਜਮੀਨ ਹੁੰਦੀ ਆ ਨਾ, ਜਮੀਨ ਕਿੱਲੇ ਕਿੱਲੇ ਖਾ ਗਏ ਕਈ ਤਾਂ। ਜਿਹਦੇ ਕੋਲ ਪੰਜਾਹ-ਪੰਜਾਹ ਕਿੱਲੇ ਆਂਦੇ ਸੀ ਬੰਦੇ ਕੋਲ, ਪੰਜ-ਪੰਜ ਕਿਲੇ ਰਹਿ ਗਏ। ਅੱਜ-ਕੱਲ੍ਹ ਤਾਂ ਚਿੱਟਾ ਇੰਨਾ ਜਿਆਦਾ ਬਦਨਾਮ ਹੋਇਆ, ਇੰਨਾ ਜਿਆਦਾ ਬਦਨਾਮ ਹੋਇਆ ਨਾ ਪੰਜਾਬ ਚ, ਆਹ lockdown ਕਰਕੇ ਤਾਂ ਹੋਰ ਹੋ ਗਿਆ। lockdown ਤੋਂ ਪਹਿਲਾਂ ਲੋਕ ਦਿੱਲੀ ਤੋਂ ਸਮਾਨ ਲੈਂਦੇ ਸੀ, ਦਿੱਲੀ ਤੋਂ ਹਪਸ਼ਿਆਂ ਤੋਂ ਲੈ ਕੇ ਆਉਂਦੇ ਸੀਗੇ, ਹੁਣ ਜਦ ਬੰਦਾ ਪੰਜਾਬ ਤੋਂ ਪੰਜਾਬ ਜਾਣ ਲੱਗ ਪਿਆ, ਅੰਬਰਸਰੋਂ ਆਣ ਲੱਗ ਪਿਆ ਪਾਰ ਆਲਾ ਸਮਾਨ। ਜਿਹੜਾ ਅਫਗਾਨਿਸਤਾਨ, ਪਾਕਿਸਤਾਨ ਤੋਂ ਆਉਂਦਾ, ਆਉਂਦਾ ਬੰਦੇ ਕਹਿੰਦੇ ਆ ਨਹੀਂ ਆਂਦਾ, ਐਨੀ security ਹੈਗੀ, ਫੌਜੀ ਹੈਗੇ ਨੇ, ਕੁਛ ਨੀ ਹੈਗਾ। ਆਉਂਦਾ, ਨਸ਼ਾ ਆਉਂਦਾ ਵੀ। ਮੈਂ video ਦੇਖੀ ਆ, ਮੈਂ ਆਪਣੇ ਅੱਖੋਂ ਦੇਖੀ ਗੱਲ ਆ, ਮੂੰਹੋਂ ਦੇਖੀ ਆ ਦੇਖੀ ਆ ਤਾਂ ਗੱਲਾਂ ਕਹਿੰਦਾ ਪਿਆ। ਮੈਨੂੰ ਸ਼ੌਂਕ ਨੀ ਹੈਗਾ ਗੱਲਾਂ ਕਹਿਣ ਦਾ। ਜੇ ਮੈਂ ਦੇਖੀਆਂ, ਤਾਂ ਮੈਂ ਕਹਿੰਦਾ, ਨਹੀਂ ਮੈਨੂੰ ਸ਼ੌਂਕ ਨੀ ਹੈਗਾ, ਮੈਂ ਸੱਚੀ ਗੱਲ ਦੱਸਾ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਆਹ ਜਿਹੜਾ ਨਸ਼ਾ ਆ ਨਾ ਆ ਜਦ ਖਤਮ ਹੋਊਗਾ ਜਦੋਂ ਪਿੱਛੋਂ ਆਉਣਾ ਬੰਦ ਹੋਊਗਾ, ਨਹੀਂ ਨੀ ਨਸ਼ਾ ਖਤਮ ਹੁੰਦਾ। ਜਿੰਨਾ ਮਰਜੀ ਪੰਜਾਬ ਸਰਕਾਰ ਜੋਰ ਲਾ ਲੈ, ਮੈਂ ਕਹਾਂ, ਜਿੰਨੀ ਮਰਜੀ army ਖੜਾ ਲੈ border ਤੇ। ਨਸ਼ਾ ਜਿਦਾਂ ਆਣਾ ਤਾਂ ਆਣਾ ਹੀ ਹੈ। ਕਿਉਂਕਿ ਨਸ਼ਾ ਜਿਹੜਾ ਕਰਨ ਆਲੇ ਆ, ਵੇਚਣ ਆਲੇ ਆ, ਤਸਕਰ ਆ ਨਾ ਪੱਕੇ। ਉਹਨਾਂ ਨੇ ਹੱਲ਼ ਕਰਨਾ ਹੀ ਕਰਨਾ ਹੈ, ਨਸ਼ੇ ਦਾ। ਉਹ ਨਹੀਂ ਰਹਿ ਸਕਦੇ ਨਸ਼ੇ ਬਗੈਰ, ਜਿਦਾਂ ਬੰਦਾ ਰੋਟੀ ਖਾਏ ਬਗੈਰ ਨਹੀਂ ਰਹਿ ਸਕਦਾ। ਉਦਾਂ ਇਹਨਾਂ ਦਾ ਆਹ ਚੱਕਰ ਆ, ਉਹ ਨਸ਼ਾ ਕਰੇ ਬਗੈਰ ਨਹੀਂ ਰਹਿ ਸਕਦਾ। ਮੈਂ ਆਹ ਚੀਜ ਦੇਖੀ ਆ। ਜੇ ਇਹ ਨਸ਼ਾ ਕਰੂਗੇ, ਤਾਂ ਇਹਨਾਂ ਦਾ circle ਚਲੂਗਾ। ਜੇ ਨਹੀਂ ਕਰੂਗੇ, ਤਾਂ ਜਿਦਾਂ ਮਰਿਆ ਹੋਇਆ ਬੰਦੀ ਨੀ ਹੁੰਦਾ, ਉਦਾ ਦਾ ਹਾਲ ਹੁੰਦਾ ਇਹਨਾਂ ਦਾ। ਜਿਦਾਂ ਬੰਦਾ ਮਰ ਜਾਂਦਾ ਜਾਂ ਕੁਛ ਹੋ ਜਾਂਦਾ ਬੰਦੇ ਨੂੰ। ਲੱਤ ਟੁੱਟੀ ਹੁੰਦੀ ਆ ਬਾਂਹ, ਐਦਾ ਬਸ ਪਏ ਰਹਿੰਦੇ ਆ। ਇੱਕ ਵਾਰ ਇਹਨਾਂ ਦੇ ਟੀਕਾ ਲਗ ਗਿਆ, ਤਾਂ ਇਹ ਇਦਾਂ ਖੜੇ ਹੋ ਜਾਂਦੇ ਆ ਕਿ ਜਿਦਾਂ ਪਤਾ ਨੀ ਜੰਗ ਲੜਨ ਚਲੇ ਹੁੰਦੇ ਆ। ਤੇ ਮੈਂ ਤੋਨੂੰ ਇੱਕ ਗੱਲ ਹੋਰ ਦੱਸਦਾ ਜਿਹੜਾ rate ਆ ਚਿੱਟੇ ਦਾ। ਇਹ ਪਿੱਛੋਂ ਤਾਂ ਚਲੋ ਕਿਲੋ-ਕਿਲੋ, ਦੋ ਕਿਲੋ ਦੇ ਹਿਸਾਬ ਨਾਲ ਆਉਂਦਾ, ਮੈਂ video ਦੇਖੀ ਸੀ, ਸਾਢੇ ਚਾਰ ਕਰੋੜ ਦਾ ਚਿੱਟਾ ਫੜ ਹੋਇਆ ਚਿੱਟਾ ਕਿੰਨਾ ਸੀਗਾ ਸਾਰਾ ਪਾਈਆ। ਸਾਢੇ ਚਾਰ ਕਰੋੜ ਦਾ ਪਾਈਆ ਚਿੱਟਾ, ਪਾਈਆ ਦੇਖ ਲੋ ਹੁਣ ਕਿੰਨਾ ਹੁੰਦਾ ਆ। ਪਾਈਆ ਸਮਾਨ, ਪਾਈਆ ਦਾਲ, ਪਾਈਆ ਚਾਵਲ ਲੈ ਲੋ, ਕਿੰਨੇ ਕੁ ਹੁੰਦੇ ਆ। ਤੁਸੀਂ ਆਪ ਸੋਚ ਲੋ ਪਾਈਆ ਚਿੱਟਾ ਕਿੰਨਾ ਕ ਹੁੰਦਾ ਹੋਊ। ਸਾਢੇ ਚਾਰ ਕਰੋੜ ਦਾ। ਹੋਰ ਅੱਗੇ ਮੈਂ ਤੁਹਾਨੂੰ ਉਹ ਆਲਾ rate ਦੱਸਦਾ ਪਿਆ ਜੋ ਪਿੱਛੋਂ ਆਉਂਦਾ। ਇਧਰ ਤਾਂ ਸਾਢੇ ਚਾਰ ਕਰੋੜ ਦਾ ਸਾਢੇ ਅੱਠ ਕਰੋੜ ਬਣਾ ਲੈਂਦੇ ਨੇ। ਪਤਾ ਨੀ ਕੀ-ਕੀ ਪਾ ਦਿੰਦੇ ਆ ਵਿੱਚ, ਵੀ ਬੰਦਾ ਮਰੇ-ਜਾਏ। ਇਧਰ ਜਾਨ ਦੀ ਪਰਵਾਹ ਥੋੜੀ ਆ, ਇਧਰ ਤਾਂ ਪੈਸੇ ਕਮਾਉਂਦੇ ਆ ਬੰਦੇ। ਇਧਰ ਤਾਂ ਬਸ ਆ ਦੇਖਣਾ ਕਿ ਪੈਸਾ ਹੈਗਾ, ਨਹੀਂ ਹੈਗਾ। ਪੰਜਾਬ ਚ ਬੰਦੇ ਦੀ ਜਾਨ ਦੀ ਪਰਵਾਹ ਥੋੜੀ ਆ, ਵੀ ਬੰਦਾ ਮਰਦਾ ਮਰੇ, ਕੋਈ ਚੱਕਰ ਨੀ। ਬੰਦੇ ਨੇ syringe ਲਾਣੀ ਆ, ਸਿੱਧਾ ਖੂਨ ਚ ਜਾਣਾ। ਪਤਾ ਨੀ ਕਿਹੜਾ-ਕਿਹੜਾ chemical ਪਾ ਦਿੰਦੇ ਹੋਣਗੇ, ਹੁਣ ਸਾਨੂੰ ਕੀ ਪਤਾ। ਅਸੀਂ ਤਾਂ ਖਾਣੇ ਆਲੇ ਆ, ਲਾਣੇ ਆਲੇ ਆ, ਠੀਕ ਨੀ। ਅਸੀਂ ਭੁੱਕੀ, ਅਫੀਮ ਖਾ ਲੈਂਦੇ ਆ, ਸਾਨੂੰ ਪਤਾ ਉਹ ਚੀਜ। ਕੁਦਰਤੀ ਆ, ਠੀਕ ਨੀ, ਖਾਣੇ ਆ, ਵਿਕਦੀ ਆ, ਤਾਂ ਕਰਕੇ ਅਸੀਂ ਖਾਣੇ ਆ। ਸਾਨੂੰ ਪਤਾ ਇਹਦਾ ਕੋਈ ਨੁਕਸਾਨ ਨੀ, ਜੇ ਥੋੜੀ ਜੀ ਵੱਧ ਵੀ ਖਾ ਲਉਗੇ, ਹੱਦ-ਹੱਦ ਟੱਟੀਆਂ ਲੱਗ ਜਾਣਗੀਆਂ ਜਾਂ ਲੂ ਅਹ ਕੁਛ ਵੀ ਹੋਜੂਗਾ। ਉਹਦਾ ਇੰਨਾ ਨੁਕਸਾਨ ਨੀ ਆ ਵੀ ਜਾਨ ਚਲਜੂਗੀ ਜਾਂ ਸਾਡੇ ਘਰ ਤੇ ਕੁਝ ਹੋਜੂਗਾ, ਇੰਨਾ ਮਹਿੰਗਾ ਵੀ ਨੀ ਆ। ਸਾਨੂੰ ਪਤਾ ਜੇ ਅਸੀਂ ਸਾਢੇ ਛੇ ਹਜਾਰ ਛਟਾਂਗ ਲਉਗੇ, ਸਾਢੇ ਅੱਠ ਹਜਾਰ ਦੀ, ਅਸੀਂ ਮਹੀਨਾ ਚਲਾਉਣੀ ਏ। ਚਿੱਟੇ ਆਲਾ ਬੰਦਾ ਸਾਢੇ ਛੇ ਹਜਾਰ ਦਾ ਸਮਾਨ ਲਊਗਾ, ਉਹਨੇ ਦਿਨ ਚ ਫੁੱਕ ਜਾਣਾ। ਉਹਨੂੰ ਪਤਾ ਵੀ ਨੀ ਲੱਗਣਾ, ਉਹਨੇ ਰਾਤ ਤੱਕ ਸਬਰ ਵੀ ਨੀ ਕਰਨਾ, ਕੱਲ੍ਹ ਵਾਸਤੇ ਰੱਖਲਾ, ਨਾ ਜਮ੍ਹਾ ਵੀ ਨੀ। ਉਹ ਰਾਤ ਦੀ ਰਾਤ ਹੀ ਖਤਮ ਕਰਨਾ। ਜਾਂ ਜਿੰਨਾ ਮਰਜੀ set ਹੋਏ, ਜੋ ਮਰਜੀ ਹੋਏ। ਅਗਲੇ ਨੇ ਆਈ ਨੀ ਸੋਚਣਾ ਵੀ ਕੱਲ੍ਹ ਵਾਸਤੇ ਰੱਖਲਾ, ਨਾ। ਇਹਦੀ ਜੇਬ ਚ ਪਈ ਆ ਨਾ ਚੀਜ ਤਾਂ ਮੈਂ ਰਾਤ ਦੀ ਰਾਤ ਹੀ ਮੁਕਾਣੀ ਹੈ। ਜਦ ਤੱਕ ਖਤਮ ਨੀ ਹੁੰਦੀ, ਤਦ ਤੱਕ ਨੀਂਦ ਨੀ ਆਉਣੀ। ਹੁਣ ਜੇ ਉਹਦੇ ਕੋਲ ਨਾ ਹੋਏ, ਪੰਜ ਸੌ, ਹਜਾਰ ਉਹਨੇ ਲਾ ਲਏ, ਇਦਾ ਸੌ ਜਾਉਗਾ ਉਹ।

ਮੈਂ ਵੀ ਮਹੀਨਾ ਚਲਾਣੀ ਏ, ਮੈਨੂੰ ਮਹੀਨੇ ਬਾਅਦ ਤਨਖਾਹ ਮਿਲਣੀ ਆ। ਮੇਰੀ ਮਹੀਨੇ ਬਾਅਦ ਆਓ। ਅਗਲਾ ਆਏ ਸੋਚਦਾ। ਮੈਂ ਆਹ ਚੀਜ ਦੇਖੀ ਆ। ਤਾਂ ਹੀ ਮੈਂ ਕਹਿੰਦਾ ਆ ਜਿੰਨਾ ਹੋ ਸਕਦਾ ਪੰਜਾਬ ਚ ਚਿੱਟਾ ਬੰਦ ਕਰੋ। ਜੇ ਬੰਦ ਹੋਊਗਾ ਤਾਂ ਪੰਜਾਬ ਦੀ ਜਵਾਨੀ ਅੱਗੇ ਵਧੂਗੀ, ਨਹੀਂ ਮੈਂ ਨੀ ਕਹਿੰਦਾ ਕਿ ਪੰਜਾਬ ਦੀ ਜਵਾਨੀ ਬਚ ਸਕਦੀ ਆ। ਲੱਗਦਾ ਨੀ ਮੈਨੂੰ ਅੱਜ ਤੋਂ ਪੰਜ-ਛੇ ਸਾਲ ਬਾਅਦ ਪੰਜਾਬ ਦੇ ਨੌਜਵਾਨ ਬਚਣਗੇ। ਜਿਦਾਂ ਪਹਿਲਾਂ ਸੱਤ-ਸੱਤ, ਅੱਠ-ਅੱਠ ਜਵਾਕ ਹੁੰਦੇ ਸੀਗੇ, ਹੁਣ ਹੋਊਗੇ। ਜਮਾਂ ਵੀ ਨੀ ਲੱਗਦਾ ਮੈਨੂੰ ਹੁਣ ਤਾਂ। ਪਹਿਲਾਂ ਤਾਂ ਲੱਗਦਾ ਵੀ ਸੀਗਾ, ਪੰਜਾਬ ਦੀ ਜਵਾਨੀ ਬਚਜੂਗੀ ਜਾਂ ਕੁਛ ਹੋਜੂਗਾ, ਹੁਣ ਨੀ ਮੈਨੂੰ ਜਮਾਂ ਵੀ ਲੱਗਦਾ, ਤੁਹਾਨੂੰ ਸੱਚੀ ਗੱਲ ਦੱਸਾ। ਬਹੁਤ ਵਾਰੀ ਦੇਖੀ ਆ ਮੈਂ ਚੀਜ, ਬਹੁਤ ਈ ਵਾਰੀ।

ਮਹੀਨਾ-ਮਹੀਨਾ, ਦੋ-ਦੋ ਮਹੀਨੇ ਉਥੇ ਲਾ ਆਉਂਦੇ ਨੇ, ਘਰ ਆ ਕੇ ਫਿਰ ਪੱਕੇ ਲੱਗ ਜਾਂਦੇ ਨੇ। ਆ ਜੀਭ ਦਾ ਸੁਆਦ ਆ, ਬੰਦਾ ਜੀਭ ਦਾ ਸੁਆਦ ਨੀ ਛੱਡਦਾ ਜਦ ਬੰਦਾ ਤਾਂ ਉਦਾ ਨੀ ਛੱਡਦਾ। ਮੈਂ ਸੱਚੀ ਗੱਲ ਦੱਸਾ। ਬੰਦਾ ਜੀਭ ਦੇ ਸੁਆਦ ਨਾਲ ਚੀਜ ਛੱਡ ਦੂਗਾ ਨਾ

ਸੋਚੀ ਜਾਊ ਵੀ ਛੱਡ ਦੂਗਾ, ਉਹ ਬੰਦਾ ਛੱਡ ਸਕਦਾ। ਜੇ ਬੰਦੇ ਨੂੰ ਜੀਭ ਦਾ ਸੁਆਦ ਪੈ ਗਿਆ ਨਾ, ਵੀ ਦਿਲ ਤੋਂ ਕਰਨਾ ਵੀ ਹਾਂ ਵੀ ਕਰਨਾ ਹੀ ਕਰਨਾ, ਉਹ ਬੰਦਾ ਜਿੰਦਗੀ ਭਰ ਨੀ ਛੱਡਦਾ, ਮੈਂ ਆਹ ਚੀਜ ਦੇਖੀ ਆ। ਜੋ ਮਰਜੀ ਕਰਲੇ ਬੰਦਾ, ਉਹ ਬੰਦਾ ਨਹੀਂ ਛੱਡਦਾ।

ਸਲਾਮ ਜੀ

ਹਾਜੀ ਠੀਕ ਹਾ ਵਧੀਆ ਤੁਸੀ

ਕੀ ਕਰਦੇ ਪਏ ਕੁੱਝ ਵੀ ਨਹੀ ਮੈ ਲੰਮੇ ਪਈ ਹਾਂ ਹਮ ਤੂੰ ਕੀ ਕਰਦੀ ਮੈ ਕੁਝ ਵੀ ਨਹੀ ਵਿਹਲੀ ਪਈ ਸੀ ਗੀ ਮੈ ਕਿਹਾ ਚੱਲ ਤਾਈ ਨਾਲ ਗੱਲ ਕਰ ਲੈਦੇ ਹਾਂ ਠੀਕ ਹੈ ਹਮ

ਉਹ ਮੈ ਥੋੜੀ ਜਿਹੀ ਕਰਨੀ ਚਾਹੀ ਸੀਗੀ ਪਰ ਨਾ ਮਤਲਬ ਵਧੀਆ ਤਰੀਕੇ ਨਾਲ ਨਹੀ ਹੋਈ ਤਾਈ ਜੀ ਗੱਲ ਮਤਲਬ ਇਹ ਵਾਲੀ ਰੀਆ ਦੇ ਚੱਕਰ ਵਿੱਚ ਨਾ ਥੋੜੀ ਗੱਲ ਹੀ ਰਹਿ ਗਈ ਅੱਧ ਚ ਹੀ ਮੈ wait ਕਰਦੀ ਤੀ ਗੱਲ ਦਾ ਮੈ ਕਿਹਾ ਤੂੰ ਕਰੂਗੀ ਗੱਲ

ਉਹਲਾ ਕਾ ਤਾਂ ਮੈ ਪੁੱਛ ਹੀ ਲਿਤਾ ਸੀਗਾ ਹਮ ਫੇਰ ਪਤਾ ਲੱਗੇ ਨਾ ਮਾਹੌਲ ਦਾ ਫੇਰ ਜਾ ਕੁੱਝ ਕਰਨਾ ਜਾ ਨੀ ਕਰਨਾ ਤਾਂ ਹੁੰਦਾ ਬਈ ਫੇਰ ਬੰਦਾ ਪੁੱਛ ਲਿਦਾ ਮਾੜਾ ਜਿਹਾ

ਹਾਜੀ ਹਾਜੀ ਇਹ ਤਾਂ ਹੈ ਤਾਈ ਜੀ ਹੋਰ ਫਿਰ ਚੱਲ ਫਿਰ ਹੋ ਜੁਗਾ ਆਹੋ ਤੁਸੀ ਵੱਡਿਆ ਨੇ ਹੀ ਕਰਨਾ ਮੈ ਥੋੜੀ ਕਰਨਾ ਹੁਣ ਬੱਚਿਆ ਦਾ ਵੱਡੇ ਹੀ ਦੇਖਦੇ ਹੁੰਦੇ ਐ ਤਾਈ ਚਾਚੇ ਸਾਰੇ ਹੈਣਾ ਆਹੋ ਮੈਨੂੰ ਉਹ ਤਾਂ ਕੋਈ ਨੀ ਮੈ ਜੀ ਗੱਲ ਅੱਛਾ ਅੱਛਾ ਜੀ ਕਹਿੰਦੀ ਇਹਦਾ ਹੋਣਾ ਨੀ ਹੋ ਈ ਨਹੀ ਰਿਹਾ ਮੈ ਕਿਹਾ ਤੂੰ ਕੌਣ ਹੁੰਦੀ ਐ ਰੋਕਣ ਵਾਲੀ

ਹਮ ਭਾਨੀ ਸਾਡੇ ਕੋਲ ਭਾਨੀ ਨੀ ਮਾਰ ਸਕਦੀ ਇੱਦਾ ਬੋਲਦੀ ਐ ਪਤਾ ਨਹੀ

ਸਾਰੀ ਦਿਹਾੜੀ ਸੋਚ ਹੀ ਮਾੜੀ ਹੈ ਸੋਚ ਨਹੀ ਚੰਗੀ ਦੇਖਲੈ ਉਹ ਦਿਨ ਕਿੱਦਾ ਉਹਨੇ ਖਰਾਬੀ ਪਾਈ

ਮੈਂ ਤੇ ਕਿਹਾ ਸੀਗਾ ਮੈਂ ਇੱਕ ਦਿਨ ਗੱਲ ਕੀਤੀ ਸੀ ਤੇ ਕਹਿੰਦੀ ਘਰ ਦੇ ਤਾ ਆਂ ਕੇ ਪੁੱਛ ਲਵੀ ਦਾ ਡੈਡੀ ਨੂੰ ਪੁੱਛ ਲਵੀ ਘਰਦੇ ਕਹਿੰਦੀ ਮੇਰਾ ਵੀ ਕਿਤੇ ਦੇਖੀ ਮੈ ਕਿਹਾ ਤੇਰਾ ਵੀ ਬਾਅਦ ਚ ਦੇਖਾਗੇ ਸਾਨੂੰ ਪਹਿਲਾ ਇੱਕ ਦਾ ਤਾ ਕਰੀਏ ਠੀਕ ਐ ਬੱਸ ਕਿਸੇ ਦੀ ਗੱਲ ਕਿਸੇ ਦੀ ਗੱਲ ਚੱਲਣੀ ਪੈ ਜੇ ਇਹਨੇ ਆਪਣੀ ਹਾਂ ਪੁਗਾਉਣੀ ਹੈ ਵੀ ਮੇਰਾ ਕਰਦੇ ਬਾਅਦ ਚ ਦੇਖਾਗੇ ਤੇਰੇ ਵਾਲਾ ਵੀ ਕਿਸੇ ਨੂੁੰ ਪੁੱਛਾਗੇ ਤੈਨੂੰ ਹੁਣ ਭਾਈ ਇੱਕ ਦੋ ਨਿਆਣਾ ਹੁੰਵੇ ਫੇਰ ਹੀ ਕੋਈ ਚੱਲੇਗਾ ਇਹ ਤਾਂ ਹੈ ਭਾਈ

ਹਮ ਤੇ ਹੁਣ ਮੈ ਕਿਹਾ ਤੂੁੰ ਨਹੀ ਜਿੱਥੇ ਜਾਂਦੀ ਹੈ ਤਾਈ ਜੀ ਬਸ ਇਹੀ ਗੱਲ ਕਹਿੰਦੀ ਆ ਕਹਿੰਦੀ ਉਹ ਆਪਣੀ ਜੇਠ ਮਤਲਬ ਭਰਜਾਈ ਨਾਲ ਰਹਿੰਦਾ ਉਹ ਆਪਣੀ ਉਹ ਇਹਨਾ ਨਾਲ ਰਹਿੰਦਾ ਉਹ ਇਹਨਾ ਨਾਲ ਰਹਿੰਦਾ ਇਹ ਸਾਰੇ ਵਿਹਲੇ ਹੀ ਹੁੰਦੇ ਐ ਲੋਕੀ ਕਿ ਹਰ ਕੋਈ ਉਹਦੇ ਨਾਲ ਹੀ ਰਹਿੰਦਾ ਜਨਾਨੀਆ ਨਾਲ ਹੀ ਰਹਿੰਦਾ ਉਹ ਸਾਡੇ ਕਮਲਜੀਤ ਵਾਲੀ ਗੱਲ ਐ ਕਹਿੰਦਾ ਸਾਰਿਆ ਨਾਲੋ ਚੰਗਾ ਮੈ ਹੀ ਹਾ ਹੋਰ ਕੋਈ ਵੀ ਨਹੀ ਹੈਗਾ ਬਾਕੀ ਸਾਰੇ ਉਹਦਾ ਇਹੀ ਹਿਸਾਬ ਐ ਵੀ ਇੱਦਾ ਹੀ ਕਹਿੰਦਾ ਫਲਾਣਾ ਇੱਦਾ ਦਾ ਫਲਾਣਾ ਇੱਦਾ ਦਾ ਠਮਕਾਣਾ ਇੱਦਾ ਦਾ ਇਹੀ ਸੋਚ ਐ ਮਾੜੀ ਸੋਚ ਹੈ ਚਲੋ ਕੋਈ ਨਹੀ ਤਾਈ ਜੀ ਘਰ ਦੇ ਵਿੱਚ ਸਾਨੂੰ ੍ਤਾਂ ਸਮਝਾਉਂਦੇ ਐ ਚਰਚ ਵਿਚ ਕਹਿੰਦੇ ਭਈ ਤੁਸੀ ਨਾ ਤੁਹਾਨੂੰ ਜੋ ਕੋਈ ਮਰਜੀ ਜੇੜਾ ਤੁਹਾਡੇ ਨਾਲ ਇੱਦਾ ਦੇ ਤੁਹਾਨੂੰ ਕਦੀ ਤੇ ਕਿਸੇ ਪਾਸੇ ਪੰਡਦਾ ਕਦੀ ਕਿਸੇ ਪਾਸੇ ਪਣਦਾ ਨਾ ਤਾ ਤੁਸੀ ਖਾਮੋਸ਼ ਰਖੋ ਤੁਹਾਡੇ ਹਿੱਸੇ ਦਾ ਬਦਲਾ ਮੈ ਲਊਂਗਾ

ਤਾ ਤਾਈ ਜੀ ਗੱਲ ਪਤਾ ਕੀ ਏ ਪਰ ਪਰਮਾਤਮਾ ਦੇ ਉਤੇ ਛੱਡਣਾ ਵੀ ਪੈਦਾ ਨਾ ਉਹੀ ਦੱਸਿਆ ਨਾ ਉਹਦੇ ਤੇ ਛੱਡਾਗੇ ਉਹਦੇ ਤੇ ਭਰੋਸਾ ਕਰੂ ਤਾਂ ਸਾਡਾ ਬੰਦਾ ਭਰੋਸਾ ਕਰੂ ਤੇ ਜਦ ਆਪਣਾ ਆਪ ਹੀ sense ਨਾਲ ਕਰਨ ਲੱਗ ਪੈਦੇ ਹਾਂ ਫੇਰ ਉਹਨਾਂ ਦਾ sense ਕਿਉ ਨਹੀ ਹੁੰਦਾ ਗੱਲ ਤਾਂ ਇਹ ਹੈਗੀ

ਮੈ ਹਾ ਮੈ ਹਾ ਮੈ ਬੁਰੀ ਹਾ

ਬਾਕੀ ਚਲੋ ਜਦੋ ਰੱਬ ਦੇ ਹੱਥ ਵਿੱਚ ਹੈ ਸਾਰਾ ਕੁਝ ਜੋ ਕੋਈ ਕਰੂਗਾ ਭਰੂਗਾ ਉਹ ਤਾ ਕਿਸੇ ਵਾਸਤੇ ਖੱਡੇ ਖਿਲਾਰਦਾ ਉਹਦੇ ਆਪਣੇ ਹੀ ਲੱਗਣੇ ਨੇ

ਉਹੀ ਨਾ ਉਹਦਾ ਰੱਬ ਕਰਦਾ ਜੇ ਕਿਸੇ ਹੋਰ ਲਈ ਚੰਗਾ ਸੋਚਾਗੇ ਤਾ ਉਹ ਕਹਿੰਦਾ ਤੁਸੀ ਤਹਾਡੇ ਜੇ ਕੋਈ ਦੁਸਮਣ ਵੀ ਹੈ ਨਾ ਚਾ ਜਾ ਉਹਨੇ ਜੋ ਮਰਜੀ ਕਿਹਾ ਹੈ ਤੁਸੀ ਬਚਿਆ ਵਰਗੇ ਹੋ ਜਾਵੋ ਤੁਸੀ ਕੋਈ ਨਾ ਦਿਲ ਦੇ ਵਿਚ ਕੋਈ ਗੱਲ ਨਾ ਰੱਖੋ ਉਹਨੂੰ ਬੁਲਾਓਨ ਹਮ ਉਹਨੂੰ ਬੁਲਾਓ ਓਹਨੂੰ ਉਹਦੇ ਨਾਲ ਪਿਆਰ ਕਰੋ ਜੇ ਨਹੀ ਸੁਧਰ ਦਾ ਤਾਂ ਉਹਨੂੰ ਸੁਧਾਰਨੇ ਵਾਲਾ ਹੈਗਾ ਇਹੀ ਹੁਣ ਦੇਖਲੋ ਤਾਈ ਜੀ ਮਤੀ ਦੇ ਵਿਚ ਲਿਖਿਆ ਹੋਇਆ ਆ ਬਾਇਬਲ ਚ ਕਹਿੰਦੇ ਜੇ ਤੇਰਾ ਭਰਾ ਤੇਰੇ ਨਾਲ ਬੁਰਾ ਕਰਦਾ ਨਾ ਉਹਨੂੁੰ ਪਿਆਰ ਨਾਲ ਇੱਕ ਵਾਰ ਸਮਝਾ ਤੇ ਜੇ ਉਹ ਫਿਰ ਵੀ ਨਹੀ ਮੰਨਦਾ ਤੂੰ ਉਹਦੇ ਘਰ ਜਾ ਕੇ ਸਮਝਾ ਉਹ ਫੇਰ ਵੀ ਨਹੀ ਮੰਨਦਾ ਤਾਈ ਚਾਚੇ ਦੇ ਮਹੁਲੇਦਾਰੀ ਦੇ ਵੱਡੇ ਹੁੰਦੇ ਨਾ ਉਹਨਾ ਨੂੰ ਉਹਨਾ ਦੇ ਕੋਲ ਜਾ ਉਹਨਾ ਨੂੰ ਕਹਿ ਇਹਨਾ ਨਾਲ ਪਿਆਰ ਨਾਲ ਗੱਲ ਕਰਕੇ ਸਮਝੋਤਾ ਕਰਾ ਦੋ ਜਾ ਫੇਰ ਵੀ ਨਹੀ ਮੰਨਦਾ ਤੇ ਫੇਰ ਕਹਿੰਦਾ ਵੀ ਤੂੰ ਜਿਦਾ ਮਤਲਬ ਇਹ ਛਾਣਾ ਛੁਹਣਾ ਹੁੰਦਾ ਏ ਇਦਾ ਮਤਲਬ ਉੱਥੇ ਜਾ ਜੇ ਉੱਥੇ ਵੀ ਨਾ ਗੱਲ ਬਣਦੀ ਫੇਰ ਉਹਨੂੰ ਉਸ ਤਰਾ ਹੀ ਛੱਡ ਦੇ ਤੇ ਹੁਣ ਇਸਦੇ ਉੱਤੇ ਇਹੀ ਵਚਨ ਬੱਚਦਾ ਵੀ ਇਹਨੂੰ ਇਵੇ ਹੀ ਛੱਡ ਦੇ

ਵਚਨ ਹੁਣ ਇਹ ਢੁਕਦਾ ਐ ਇਹ ਤਾਂ ਹੈ ਹੀ ਐ ਤੇ ਜਿਹੜਾ ਨਹੀ ਮੰਨਦਾ ਉਹਨੂੰ ਛੱਡਦੋ ਹੁਣ ਉਹ ਘਰ ਦੇ ਵਿੱਚ ਹੈ ਘਮੰਡ ਦੇ ਵਿੱਚ ਹੈ ਹੈਂ ਦੁੱਖ ਤਾਂ ਲੱਗਦਾ ਸਾਨੂੁੰ ਪਰ ਕੀ ਕਰੀਏ ਹੁਣ ਲੱਗਦਾ ਈ ਏ ਦੁੱਖ ਤਾਂ ਬਥੇਰਾ ਲੱਗਦਾ ਦੁੱਖ ਤਾਂ ਮੈਨੂੰ ਵੀ ਲੱਗਿਆ ਸੀ ਤੈਨੂੰ ਕਿਹਾ ਸੀ ਨਹੀ ਇੱਦਾ ਨਹੀ ਕਰਨੀ ਹਮ ਤੇ ਫੇਰ ਮੈ ਮੈ ਤਾਹੀ ਨਹੀ ਗਈ ਮੈ ਕਿਹਾ ਬੋਲਣ ਦੀ ਜਾਚ ਹੈਗੀ ਨਹੀ ਹੈਗੀ ਹਮ ਗੜ ਗੜ ਕਰਦੀ ਫਿਰੇ ਵਿਚ ਰੋਲਾ ਪਾਈ ਨਹੀ ਤਾਂ ਮੈ ਲੈ ਜਾਣਾ ਸੀ ਨਾਲੇ ਅੱਜ ਤਾ ਇਹਦੇ ਸ਼ਾਂਤ ਮਾਹੌਲ ਐ ਤੇ ਅੱਜ ਹੀ ਕਹਿੰਦੀ ਮੇਰਾ BP ਵੱਧ ਰਿਹਾ ਘੱਟ ਗਿਆ ਤੇ ਉਹ ਦਿਨ ਪੂਰੀ ਰਾਤ ਬੋਲਦੀ ਰਹੀ ਗੇਟ ਭੁਣਦੀ ਗਈ ਦੇਖਲਾ ਉਹ ਦਿਨ ਨਹੀ BP ਬੁਪੀ ਘੱਟਿਆ ਉਹ ਤਾ ਸਾਰੇ ਹੁਣ ਮੈ ਦਿਖਾਏ ਐ ਇਹ ਨਹੀ ਬੋਲਦੀ ਬੋਲਦਾ ਉਹ ਵੀ ਹੈ ਗੱਲ ਤਾ ਇਹੀ ਹੈ ਨਾ ਇਕ ਜਿਹੜੀ ਹੁੰਦੀ ਨਾ ਉਹ ਸਭ ਤੋ ਮਾੜੀ ਹੁੰਦੀ ਹੈ

ਹਾਂ ਇਹ ਮੈਨੂੰ ਕਹਿੰਦੀ ਸੀਗੀ ਵੀ ਤੂੰ ਕਹਿ ਉਹਨਾ ਨੂੰ ਵੀ ਮੇਰਾ ਵਿਆਹ ਕਰਾਦੇ ਮੈ ਕਿਹਾ ਮੈ ਚੰਗਾ ਲੱਗਦਾ ਤੈਨੀੰ ਉਥੇ ਨਹੀ ਇਹ ਥਾਣੇ ਜਾ ਕੇ ਇੰਨੀ ਗੱਲ ਕਹਿ ਦੇਵੇ ਤੇ ਅਸੀ ਤੋਰ ਦਿੰਦੇ ਹਾਂ ਇਹ ਥਾਣੇ ਜਾ ਕੇ ਕਹਿ ਦੇਵੇ ਉਹ ਮੰਨ ਜਾਣ ਉਹ ਮਨਾ ਲੈ ਤੇ ਆਪਾ ਤੋਰ ਦਿੰਦੇ ਹਾਂ ਇਹਨਾ ਦੀਆ ਕਰਤੂਤਾਂ ਦਾ ਪਤਾ ਨਹੀ ਉਹਨੂੰ ਪੱਟ ਭਜਾ ਕੇ ਤਾਂ ਸੂਹੇ ਦੇ ਅੱਗੇ ਮਾਰੀ ਪਈ ਹੈ ਨਹੀ ਤੇ ਇਹਨਾਂ ਮੇਰੀ ਗੱਲ ਸੁਣੋ ਤੁਸੀ ਇਹ ਮੰਨਾ ਲੇ ਅਸੀ ਤੋਰ ਦਿੰਦੇ ਹਾਂ ਉਹ ਜਾ ਰੱਖ ਦੇ ਆ ਤਾਂ ਰੱਖ ਲੈਣ ਨਾਲੇ ਪਤਾ ਲੱਗ ਜਾਵੇਗਾ ਚੂੜੇ ਹੁੰਦੇ ਕਿਦਾ ਦੇ ਨੇ ਰੱਖਣਾ ਕਿੱਥੋ ਦੀ ਐ ਜੀ ਉਹਨਾਂ ਨੇ ਹੈ ਉਹ ਉਹਨਾਂ ਕਦੇ ਵੀ ਨਹੀ ਵੱੜਣ ਦੇਣੀ ਕੀਤੇ ਬਾਹਰ ਹੀ ਜਾ ਕੇ ਰਹੂਗਾ ਫਿਰ ਤਾਈ ਜੀ ਜਿੱਥੇ ਮਰਜੀ ਰਹੇ ਖੂਹ ਚ ਜਾਵੇ ਸਾਨੂੰ ਕੋਈ ਮਤਲਬ ਨਹੀ ਆਹੋ ਬੀ ਉਹ ਉਹਨੂੰ ਵਿਚਾਰੀ ਤੈਨੂੰ ਪਤਾ ਉਹ ਰੰਡੀ ਜਨਾਣੀ ਹੈੈ ਓ ਤਾ ਅਗੇ ਆ ਕੁੜੀ ਦਾ ਉਹਨੇ ਵਿਆਹ ਕਰਾਇਆ ਆ ਵੀਹ ਤਰੀਕ ਦਾ ਤੇ ਉਹਨਾਂ ਨੇ ਤੇ ਉਹਨੇ ਕੁੜੀ ਤੋਰ ਦਿੱਤੀ ਤੇ ਉਹਨੇ ਇਹ ਇਹਨੇ ਤਾ ਜਿਦਾ ਇੱਥੇ ਕਰਦੀ ਹੈ ਉਦਾ ਉੱਥੇ ਉਹਦੇ ਨਾਲ ਕਰੂਗੀ ਤਾਂ ਦੋ ਦਿਨ ਨਹੀ ਕੱਡਣੇ ਸਾਨੂੰ ਹੁਣ ਉਹ ਦਿਨ ਜਾ ਇਹ ਜਾਣੇ ਤਾਈ ਜੀ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀ ਉਹ ਵੀ ਪੁਤ loose ਹੋ ਰਿਹਾ ਮੁੰਡਾ ਉਹ ਕਿਹੜਾ ਮੰਨਦਾ ਮਾਂ ਦੀ ਨਾਲੇ ਇਹਨੂੰ ਪਤਾ ਲੱਗ ਜੇਗਾ ਇਦਾ ਦੇ ਨਸੇੜੀਆ ਦੇ ਰਹਿਣ ਵਾਲਿਆ ਦੇ ਕੀ ਹਾਲ ਹੁੰਦੇ ਨੇ

ਉਹੀ ਖਰਚਾ ਤੇ ਇਹ ਜਿਹੜਾ ਕਮਾਉਂਦੇ ਐ ਦੋਨੇ ਭਰਾ ਆਪਣਾ ਖਾਈ ਪੀਈ ਜਾਂਦੇ ਹੈ ਆਹੋ ਉਹ ਤਾਂ ਉੱਥੇ ਕੰਮ ਕਰ ਲਿਦੀ ਹੈ ਉਹ ਜੱਟਾ ਦੇ ਜਿਹੜੇ petrol pump ਦੇ ਲਾਗੇ ਨੇ

ਨਾਲੇ ਪਤਾ ਲੱਗ ਜੇਗਾ ਬਾਹਰ ਜਾਣ ਦਾ ਨਜਾਰਾ ਕੀ ਹੁੰਦਾ

ਨਹੀ ਨਹੀ ਇਹ ਤਾਂ ਕਹਿੰਦੀ ਮੈ ਆਪਣੇ ਬੱਲ ਬਹੂਤੇ ਤੇ ਸਾਰਾ ਕੁੱਝ ਲੈਂਦੀ ਹਾਂ ਮੈ ਆਪਣਾ ਖਰਚਾ ਆਪ ਤੋਰਦੀ ਹਾਂ ਕਿਥੇ ਲਗਾ ਕੀ ਲਗੀ ਇਹਨੂੰ pension ਲੱਗੀ ਹੈ

ਆਹੋ ਕਿਥੋ ਚਲਾਉਦੀ ਹੈ ਆਪਣਾ ਖਰਚਾ ਇਹ ਤਾਂ ਮੈ ਉਹੀ ਕਹਿੰਦੀ ਐ ਤੁਸੀ ਸਿਆਣੇ ਬੰਦੇ ਹੋ ਸਾਰੇ ਜਾਣੇ ਹੈਣਾ ਤੇ ਸਾਰੀਆ ਗੱਲਾ ਦੇ ਵਿਚੋ ਖੜੇ ਹੋ ਤੁਸੀ ਦੱਸਦੇ ਇਹਨੂੰ ਪੁੱਛਦੇ ਵੀ ਭੈਣੇ ਕਿਥੋ ਚਲਾਉਦੀ ਹੈ ਤੂੰ ਨਹੀ ਸਾਡੇ ਨਾਲ ਗੱਲ ਹੀ ਨਹੀ ਕੀਤੀ ਇੱਦਾ ਦੀ ਮੇਰੇ ਨਾਲ ਫੇਰ ਮੈਨੂੰ ਇੱਦਾ ਮੈ ਹੁੰਦੀ ਸੱਚੀ ਗੱਲ ਜਿਦਾਂ ਤੈਨੂੰ ਦੱਸਿਆ ਨਾ ਤੇਰੇ ਨਾਲ ਗੱਲ ਗੱਲ ਕੀਤੀ ਸੀ ਕਿਸੇ ਨੇ ਮੈ ਕਿਹਾ ਇਦਾ ਕਰਕੇ ਗੱਲ ਹੈ ਫੇਰ ਮੈ ਉਹ ਦਿਨ ਤੋ ਮੁੜਕੇ ਬੁਲਾਇਆ ਨਹੀ ਇਹ ਕਹਿੰਦੀ ਮੈਨੂੰ ਘੁਮਣ ਲੈ ਕੇ ਜਾਇਆ ਕਰ ਮੈ ਕਿਹਾ ਮੈ ਕਲੀ ਚਲੇ ਜਾਣੀ ਜਦੋ ਕਦੇ ਰਾਤ ਹੁੰਦੀ ਤੇ ਮੈ ਪਿਛੇ ਮੁੜ ਜਾਦੀ ਹਾਂ ਜਦੋ ਇਹ ਬੁਲਾਉਦੇ ਹੁੰਦੇ ਫੇਰ ਜਾਣੀ ਹਾਂ

ਹਾਜੀ ਤਾਈ ਜੀ ਇੱਕ ਮਿੰਟ ਹਾਜੀ ਇੱਕ ਮਿੰਟ ਮੈ ਵੀ ਬਦਨਾਮ ਹੋਣਾ ਮੈ

ਜਾਂ ਦੀ ਮੁਸਕਾਨ ਪਹਲਾ ਨਾਲੋ ਵੀ ਵੱਡੀ ਹੋ ਚੁਕੀ ਕ ਜਿਡਾ ਸੰਗੀਤ ਤਕ ਏਕੋ ਅੱਡਿਯਾਂ ਨੂ ਬਾਜੇ ਦਿਯਾ ਚਿਤ੍ਤਿਯਾਂ ਚਾਬਿਯਾਂ ਨੂ ਕਿਲਰ ਰੇਯਾ ਜਾਂ ਨੇ ਉੱਤਰ ਦਿਤਾ ਆਪਣੇ ਲੋਕਾ ਨੂ ਦੱਬ ਕੇ ਰਖ੍ਯਾ ਉਹਨਾ ਦੀ ਮੇੜਿਆ ਝੂਟ ਬੋਲਦੀ ਆਹ ਜਨਤਾ ਸਚ ਮੰਦੀ ਆਹ ਕੁਕੀ ਜਨਤਾ ਦੇ ਇਮ੍ਤੇਹਾ ਸਰਕਾਰ ਆਖ ਚ ਪੌਨਤੀ ਆਹ

ਪੀਲਾ ਟੋਹ ਵੀ ਵੱਡਾ ਗੁਰੂਆ ਦਾ ਮੁਲਕ ਆਹ ਬਾਕੀ ਓਹਨਾ ਦਾ ਖਣਾ ਭੂਤ ਸੋਹਨਾ ਹੈ ਸ਼ਾਇਦ ਇਕ ਦਿਨ ਜਾਣਾ ਚਾਹੀਦਾ ਆਹ ਪਰ ਓਹਨੇ ਇਸ ਮਸਲੇ ਬਾਰੇ ਹੀਰ ਗੱਲ ਨੀ ਚਾਹੁੰਦੀ ਸੀ ਗਲਤੀ ਕਰਤੀ ਭਾਰਤ ਬਾਰੇ ਸੋਚਣ ਦੀ ਜੇ ਗੱਲ ਬਾਤ ਛੇਦਨ ਦੀ ਸਚ ਸੀ ਭਾਰਤ ਟੋਹ ਨਿਕਲ ਕੇ ਆਇਤੇ ਏ ਸੀ ਵਾਪਸ ਕੁ ਭਜਨਾ ਸਯਦ ਏਕ ਦਿਨ ਓਹ੍ਤੇ ਜਾਵਾ ਗੇ ਪਰ ਸਚ ਮੁਚ ਉਸ ਤੋਂ ਜ਼ਿਆਦਾ ਤਾ ਅਮਰੀਕਾ ਚ੍ਨਾਗਾ ਲਗਦਾ ਹੈ ਜਾਨ ਪਹਲਾ ਨਾਲੋ ਵੀ ਜਾਦਾ ਜਬਰਦਸ੍ਤ ਹੈ ਅਮ੍ਰਿੱਕਾ ਓਹ ਕੀਤੇ ਡੱਟ ਦੀ ਏਕ ਦੂਜੇ ਨੂ ਨਾਲ ਮਾਰਦੇ ਆਹ ਆਲੇ ਓਹਨਾ ਦਾ ਲੀਡਰ ਤਹ ਭਰ ਟੋਹ ਵੀ ਵੱਡਾ ਸਦੀ ਆਹ ਜਿੰਨੂ ਤੂ ਅਣਖਾ ਤੇਹ ਬੈਠਾਨਾ ਆਹ ਤੇਹ ਇਸ ਕਰ ਸ੍ਵਾਦ ਆਗਯਾ ਆਹੂ ਸਾਡੇ ਕੋਲ ਕੀ ਆਹ ਜੋ ਓਹਨਾ ਕੋਲ ਕਮੀ ਆਹ ਸਾਡੇ ਦੇਸ਼ ਕੋਈ ਜੰਜਾਲ ਨਹੀ ਆਹ ਮੈ ਕਹਤੇ ਕ਼ਯਾ ਮੇਰਾ ਨਹੀ ਆਏ ਪਰ ਅਸੀਂ ਤੇਹ ਰਾਮ੍ਮ੍ਜਾ ਟੋਹ ਪਹਲਾ ਕਾਨੂਨ ਦੀ ਇਜ੍ਜਤ ਕਰਦੇ ਆ ਆਯੀ ਵਾਸਤੇ ਐਥੇ ਰਹਨਾ ਚੰਗਾ ਨਹੀ ਆਹ ਜਾਂ ਆਪਣੀ ਬਹਾਏਕ ਦੂਜੇ ਤੇਹ ਪੈਰ ਮਾਰਕੇ ਪਿਚ ਏਹੋ ਗਯਾ ਹੈ

ਕੰਗ ਵਾਂਗ ਆਉਂਦੇ ਆਹ ਅਸੀਂ ਕਦੇ ਏਹ੍ਹ ਆਈਦਾ ਭਰ ਦੇ ਮੁਲਕਾ ਚ ਨਹੀ ਜਾਂਦੇ ਭਾਰਤ ਵਰਗੇ ਦੇ ਮੁਲਕ ਅੰਦਰ ਹੀ ਤਿਹਾੱਤਰ ਸਾਲ ਦੇ ਕਰੀਬ ਚੜੇ ਆਹ ਐਨੀ ਦੇਰ ਦੇ ਅਗੇ ਕਪੜੇ ਦੇ ਅਰੂਪ ਲਾ ਸਕਦੇ ਆਏ ਜਾਬ ਦੇਣ ਦੀ ਬਜਾਏ ਖੁਸ਼ੀ ਦੇ ਹਲਕਾ ਜਾ ਅਹੰਕਾਰੇ ਹੀ ਭਰੇ ਜਾਨ ਤਹ ਗੱਲ ਉਸ ਪਾਸੇ ਲੇਕਰ ਜਾਂਦੀ ਆਹ ਓਹ੍ਹ ਚੁਪ ਹੋ ਗਯਾ ਕੁਛ ਦਿਨ ਦੋਨੋ ਨੇ ਕੱਲੇ ਬੈਠੇ ਸੋਚੇ ਜਾਂਦੇ ਇੰਗ੍ਲੈੰਡ ਏ ਸੀ ਓਹਦੀ ਆਖਾਕ ਕਾਯੀ ਚੀਜ਼ਾ ਬਾਰੇ ਖੁਲ ਗਯੀ ਓਹਨਾ ਬਾਰੇ ਗੱਲ ਬਾਤ ਕਾਨੀ ਚੌਇ ਸੀ ਕੀ ਪਰ ਸਯਦ ਦੁਖ ਲਾਗ੍ਯ ਸੀ ਭਾਰਤ ਬਾਰੇ ਨਕਾਰ ਦਾ ਹੋਂਦਾ ਸੀ ਹੋਂਦੀ ਸੀ ਜੇ ਭਾਰਤ ਦਹਾਨੇ ਦੀ ਮਧ ਢਾਲ ਮਧ ਸੀ ਯਾ ਹੋ ਸਕਤਾ ਹੈ ਓਹਨੁ ਰਮਣ ਪਾਲ ਦਾ ਜੱਟਾ ਬਣਾ ਰੋਕਦਾ ਸੀ ਜਾਨ ਨੂ ਕੀੜਾ ਸਮਝਨਾ ਸਕਦੀ ਸੀ ਬਾਸ ਬਰੋ ਹੀ ਗੋਇਰੀ ਮਾਮ ਸੀ ਅੰਦਰੋ ਤੇ ਪੁਨ੍ਜਾਬਨ ਸੀ ਫਿਰ ਵੀ ਭਾਰਤ ਵਰਗੇ ਮੁਲਕ ਨੂ ਕੀੜਾ ਅਫਸੋਸ ਕਰੇਗਾ ਜੇ ਤੂ ਕਰ ਸਕਦਾ ਹੋਵੇ ਦੇਖ ਮੈਨੂ ਨਾ ਓਹਨਾ ਬਾਰੇ ਭੋਟਾ ਪਾਤ ਆ ਨਹੀ ਆਹ ਕਾਯੀ ਲੋਕ ਜੜਾ ਨਾ ਇੰਦਾ ਨਾਲ ਸਾਦਕ ਤੇਹ ਦਰਖ ਕ ਫਿਰੰਗੀ ਸਮਝ ਕੇ ਕਹੰਦੇ ਨੇ ਵਾਪਸ ਜਾਂਦਾ ਚਿੜਾ ਆਹ ਕਾਯੀ ਮੇਰੀ ਵਾਂਗੂ ਪਰਵਾਹ ਨਹੀ ਕਰਦੇ ਕੁਛ ਲੋਹ ਇਹਨਾ ਨੂ ਸੰਝਾ ਗੇ ਪਰ ਜਾਨ ਨੂ ਮੌਕਾ ਨਹੀ ਮਿਲ੍ਤ੍ਯਾ ਵਾਕ ਨਿਬੇੜਨ ਨੂ ਥੋੜੀ ਗੱਲ ਸੁਣਦੇ ਨੇ ਰਬ ਇਚ ਮੰਨ ਹ੍ਕ਼ਸਦਾ ਰਾਵੇ ਸ਼ਰੀਰ ਜੇ ਰੱਬ ਵਿਚ ਮਨਦਾ ਹੈ ਅਲਗ ਗੱਲ ਆਹ ਸੁਕਰ ਕਰ ਨਾ ਰੱਬ ਚ ਮੰਦਾ ਆਮ ਲੋਕ ਤਹ ਅਜੇ ਕਲ ਸ੍ਕਿਏਨ੍ਕੇ ਮਨਦੇ ਨੇ ਰੱਬ ਚ ਨਹਾ ਜਾਨ ਨੇ ਕ਼ਯਾ ਸੁਹਿ ਨੂ ਪੂਰਾ ਪਤਾ ਸੀ ਕੀ ਮਿਲਕ ਚ ਆਮ ਲੋਗ ਰੱਬ ਨੂਈ ਏਕ ਝੂਟ ਹੀ ਦਵਾ ਗੇ ਓਹ ਰੱਬ ਚ ਕਿਵੇ ਮੰਦਾ ਰੱਬ ਤਹ ਹੋ ਸਕਦਾ ਹੈ ਪਰ ਜੇਦਾ ਅਮਜ ਏਕ ਜਾਨ ਚ ਕਿਸੀ ਨੂ ਕੇ ਸਕਦਾ ਹੈ ਮੇਰਾ ਰੱਬ ਦਾ ਸਹੀ ਆਹ ਓਹ ਤਹ ਰਾਬ੍ਦਾ ਹੀ ਨਹੀ ਮਤਲਬ ਇਹ ਨੀ ਕੀ ਸਬ ਆਈਦਾ ਗੱਲਾ ਦੀ ਏਕ ਹੋਰ ਘੰਟੇ ਵਾਸਤੇ ਤੁਰੀਯ ਧਰਮ ਟੋਹ ਗੱਲ ਬਾਤ ਚਲੇ ਗਏ ਜਾਨ ਨੇ ਓਹਦਾ ਹੇਠ ਆਪਣੇ ਹਰਹ ਵਿਚ ਬਿਠਾ ਲਿੱਤਾ ਓਹਨੇ ਧਯਾਨ ਨਾਲ ਸੁਨੀ ਸੂਜੀ ਦੇ ਹਰ ਨੂ ਦਿਲਚਸਪੀ ਨਾਲ ਸੁਣਦਾ ਸੀ ਹਰ ਪਾਲ ਹਰ ਮਿਨਤ ਹਰ ਘੰਟੇ ਬਿੱਟਣ ਤੇਹ ਸੂਜੀ ਨੂ ਪਹਲੀ ਵਾਰੀ ਕਿਸੀ ਨਾਲ ਪ੍ਯਾਰ ਹੋਣ ਲਾਗ ਗਯਾ ਤੇਹ ਜਦੋ ਦੇਰ ਰਾਤ ਹੋ ਗਯਾ ਸੂਜੀ ਮੰਨ ਗਯੀ ਤੇਹ ਫਿਰ ਮੰਗਨੀ ਕਰਨ ਨੂ ਓਹ ਏਕ ਦੂਜੇ ਦੇ ਯਾਰ ਬਣ ਗਏ ਤੇਹ ਹਰ ਸਹਮੇ ਤੇਹ ਮਿਲਦੇ ਕਦੀ ਕਦੀ ਚੁਬ ਚ ਨਾਚਾਂ ਦਾ ਪਾਲ ਤੇਹ ਕਦੀ ਗੱਲਾਂ ਬਤਾ ਓਹਨਾ ਦਿਯਾ ਗੱਲਾਂ ਬਤਾ ਚ ਨਿਕ੍ਲ੍ਯਾ ਕਿਥੇ ਪੰਜਾਬ ਦੀ ਪੁਲਸ ਆਮ ਲੋਕਾ ਨੂ ਕੁਟ ਕਟਦੀ ਹੈ ਜੇ ਯੂਕੇ ਚ ਪੁਲਸ ਨੇ ਆਮ ਬੰਦੇ ਨੂ ਗਾਲ ਵੀ ਕੱਢੇ ਤੇਹ ਮਲਦੀ ਜੇ ਕਰਮਾ ਵਾਲਾ ਨਹੀ ਹੈ ਊਹ ਤੇਹ ਪੋਲਿਕੇ ਨੂ ਕਦ ਦਿੱਤਾ ਜ੍ਨਾਦਾ ਆਹ ਜੇ ਕਿਸੀ ਦੇ ਹੇਠ ਲਾ ਦੇਵੇ ਤਹ ਆਮ ਪਾਕਿਸ੍ਤਾਨ ਡਰਦੇ ਆਹ ਕੀੜੇ ਦੂਤੀ ਦਾ ਪੋਲਿਕੇ ਤੁਸੀ ਹੇਠ ਲਾ ਸਜਾ ਪੋਲਿਕੇ ਨੂ ਮਿਲਦੀ ਆਹ ਜਿਥੇ ਆਮ ਲੋਗ ਪੰਜਾਬ ਏ ਸਦਕਾ ਤੇਹ ਲੇਹਰਾ ਚ ਕੂੜਾ ਕਚਰਾ ਸੁਟਦੇ ਨੇ ਇੰਗ੍ਲੈੰਡ ਹਰ ਸਾਦਕ ਤੇਹ ਕੂੜਾਦਾਨ ਹੋਂਦਾ ਆਹ ਜੇਹੜਾ ਸਾਦਕ ਉੱਤੇ ਸੁਟਦਾ ਫਾਦਾਯਾ ਜਾਏਗਾ ਓਹਨੁ ਹਰਜਾਨ ਹੋ ਜੰਡ ਆਹ ਸੁਜੀ ਨੇ ਖੁਦ ਵੇਖ੍ਯਾ ਆਹ ਐਥੇ ਓਹੀ ਪਿੰਜਾਬੀ ਜੋ ਪੰਜਾਬ ਦੇ ਕਾਮ ਕਰਦੇ ਡਰਦੇ ਡਰਦੇ ਗੋਰੇ ਦੇਖਣਾ ਅੰਡੇ ਆਹ ਹਿਸਾਬ ਨਾਲ ਰਹਨੇ ਆਹ ਗਿੰਨ ਕ ਐਥੇ ਸਾਰੇ ਗੱਡੀ ਸਾਦਕ ਦੇ ਸਹੀ ਪੱਸੇ ਚਲਾਂਦੇ ਆਹ ਕੋਈ ਤੇਜੀ ਨਹੀ ਹੁੰਦੀ ਐਥੇ ਕੀ ਬਚੇ ਨੂ ਚਪੇੜ ਨਹੀ ਮਾਰਦਾ ਕੁਕੀ ਖੁਦ ਪੂਕ ਸਕਦਾ ਹ੍ਹ ਇੰਜ ਹਰ ਦਿਨ ਦਿਹਾਰ ਲੰਘਦਾ ਰਿਹਾ ਪਰ ਹਾਲੇ ਮਾਕ੍ਸ ਦੇਖਣ ਤੇਹ ਜਾਨ ਦਾ ਵੀ ਦੋੰ ਸੀ ਓਹ੍ਨ੍ਦਾ ਪੂਰਾ ਫੂ ਜਿਥੇ ਜਾਨ ਲੰਬਾ ਸੀ ਤੇਹ ਸੂਜੀ ਦਾ ਕੱਦ ਜਾਨ ਦੇ ਹਿੱਤ ਤੱਕ ਹੀ ਔਮ੍ਦਾ ਮਾਕ੍ਸ ਦ ਜਾਂਦੀ ਹੋਂਦੀ ਸੇ ਤਹ ਜਾਨ ਦੇ ਨਾਲ ਭਾਜੀ ਸੀ ਇਹ ਓਹ ਦੇਖ ਕੇ ਸਦਨ ਲਾਗ ਪਾਯਾ ਆਖਣਾ ਨਾਲ ਗੁੱਸਾ ਭਰ ਗਯਾ ਓਹਦਾ ਪਹਲਾ ਮਾਕ੍ਸ ਨੇ ਦਸ ਤੇਹ ਦਿਤਾ ਸੂਜੀ ਨੂ ਗਾਤੇ ਤੇਹ ਬੁਲਾਇਆ ਸੀ ਤਹ ਸੂਜੀ ਨੇ ਓਹਨੁ ਸੀ ਇਹ ਸਾਲ ਸੂਜੀ ਤੇਹ ਜਾਨ ਦੀ ਮਿਲਣੀ ਤੋਂ ਪਹਲਾ ਹੋਯੀ ਸੀ ਜਾਨ ਬਾਰੇ ਪਤਾ ਲਗਿਆ ਸੀ ਤਹ ਓਹਨੁ ਗੁੱਸਾ ਲਾਗ੍ਯ ਓਹਦੇ ਸਾਮਨੇ ਸੂਜੀ ਜਾਨ ਨੂ ਮਿਲਦੀ ਸੀ ਫਿਰ ਖਾ ਕੇ ਓਹਨਾ ਵਾਲ ਵੇਖਦਾ ਰੇਯਾ ਜਿਥੇ ਜਾਨ ਨਾਲ ਗੱਲਾਂ ਬਤਾ ਦਿਲਚਸਪੀ ਵਾਲਿਯਾ ਸੀ ਦਫਤਰ ਚ ਮੈ ਪੁਥਿਯਾ ਗੱਲਾਂ ਕਰਦਾ ਸੀ ਹਾਰੇ ਯਾ ਓਈਦੇ ਕੁਖਾਦ ਵਾਲ ਸੀ ਪਰ ਸਿੰਧੋਲੇ ਰੰਡ ਦੇ ਅਨ੍ਸ੍ਤਿਨੇ ਵਰਗੇ ਓਹ੍ਤੇ ਉੱਤੇ ਆਂਖਾ

ਓਹ੍ਨ੍ਦੀ ਅਣਖਾ ਗੋਲੇ ਸੀ ਵਾਦਾਂ ਗਯੀ ਸੀ ਆਖਣਾ ਸ਼੍ਨ੍ਨਾ ਨੂ ਵੱਡਾ ਕਰਕੇ ਮਾਂ ਪੈਣ ਕੋਲ ਉੱਤੋ ਦਿਯਾ ਗੱਲਾਂ ਸੂਜੀ ਦੇ ਨਿਦੇ ਆਕ੍ਰ ਫ਼ਿਲਮਾ ਬਾਰੇ ਜਾ ਕੋਈ ਤਕਨੀਕੀ ਗੱਲ ਬਾਰੇ ਗੱਲਾਂ ਕਰਨ ਲੱਗ ਜਾਂਦਾ ਸੀ ਕੋਈ ਤੇਚ੍ਨਿਕੀ ਚੁਟਕੁਲਾ ਕਰਦਾ ਸੀ ਫਿਰ ਆਪਣੀ ਚੁਤ੍ਕੁਲਿਯਾ ਉੱਤੇ ਹਸਦਾ ਕੀ ਖੁਲਾ ਆਦਮੀ ਸੀ ਜੇਵੇ ਏਕ ਇਨ ਖੁਸ਼ੀ ਨੂ ਅਕਯ ਸਾਡੇ ਨਾਲ ਹੀ ਚਲ ਅਪ੍ਪਕਾ ਵੀ ਸ੍ਵਾਦ ਕਰ ਲੇਂਦੇ ਆਹ ਖੁਸ਼ੀ ਨੇ ਉਸ ਪਾਲ ਘੂਰਦੇ ਦੇਖ੍ਯਾ ਏਕ ਵਾਰ

ਓਹੀ ਗੱਲ ਆਹ ਸਾਰੇ ਵੇਖਣ ਤੇਹ ਏਕੋ ਜੇ ਆਹ ਓਹ ਤਹ ਕੁੱਤਾ ਹੀ ਆਹ ਸੂਜੀ ਚੁਪ ਹੋ ਗਏਜੇ ਆਉਂਦਾ ਉਸ ਦਿਨ ਓਹ੍ਤੇ ਹੋਂਦੀ ਮਾਕ੍ਸ ਨੇ ਹਿਮ੍ਮਾਤਰ ਨਹੀ ਕਰਦੀ ਸੀ ਆਈਦਾ ਕਹਨ ਦੀ ਪਰ ਜੇਵੀ ਵੀ ਸਹੀਓਹਨੇ ਸਿਰਫ ਤਹ ਸੁਖ੍ਰੇਯਾ

ਸੂਜੀ ਜਾਨ ਵਾਸਤੇ ਖਤਰਾ ਮਾਕ੍ਸ ਫੂਕ ਫੂਕ ਕੇ ਪੈਰ ਰਖਦਾ ਸੀ ਆਸ ਕਾਕਰੇ ਸੂਜੀ ਤੇ ਜਾਨ ਨੂ ਕਦੇ ਪਤਾ ਨੀ ਲਾਗ੍ਯ ਕੀ ਮਾਕ੍ਸ ਹਰ ਰੋਜ ਓਹਨਾ ਦਾ ਓਇਚਾ ਕਰਦਾ ਸੀ ਸ੍ਹਾਮਣੇ ਪਰ ਲੁਖ੍ਯਾ ਹੋਯਆ ਹੈ ਜਿਵੇ ਬਿਲ੍ਲੀ ਕਾਂਡ ਉਥੇ ਬੈਤ੍ਰ੍ਹੀ ਹੋਂਦੀ ਆਹ ਪਰ ਦਿਸਦੀ ਨਹੀ ਪੂਰੇ ਦੋ ਮਹੀਨੇ ਵਾਸਤੇ ਏਕ ਦਮ ਹਟ ਗਯਾ ਓਹ ਬਸ ਆਪਣੇ ਕੰਪਿਊਟਰ ਦੀ ਬ੍ਸ ਸੂਜੀ ਨੂ ਤਕੜਾ ਸੀ ਮਾਕ੍ਸ ਦੀ ਆਖਾਂ ਸੂਜੀ ਦੀ ਲੱਤਾ ਦਾਰੰਗ ਯਾ ਓਹ੍ਨ੍ਦਾ ਬੁਲ੍ਲਾ ਦਾ ਸੁਰਖ ਚਾਕ੍ਦਿਯਾ ਨੇ ਕੰਡੇ ਜਿਨਾ ਪਿਛੇ ਚਾਦਿਯਾ ਦੀ ਗੋਲੀ ਦਿਸਦੀ ਸੀ ਓਹ ਜਾਲ੍ਦਿਯਾਂ ਅੱਖਾਂ ਚੋ ਅੱਖਾਂ ਨਹੀ ਸੀ ਪਰ ਪਾਪ ਦਾ ਸੀ ਦੂਰੋ ਸੀ ਫਿਰ ਨੀ ਹੋ ਗਯਾ ਦੁਇਰ ਹਜਮ ਹੋ ਗਯਾ ਦਫਤਰ ਚ ਹੁਣ ਸੂਜੀ ਨੂ ਸਤਾਉਣ ਹਟ ਗਯਾ ਬੋਲਣ ਹਟ ਗਯਾ ਸੂਜੀ ਨੂ ਟੋਹ ਵੀ ਹੀ ਭੁਲ ਗਯਾ ਆਹ ਜਿੰਨਾ ਕਾਮ ਥਾ ਮਤਲਬ ਸੀ ਓਹਨਾ ਹੀ ਬੋਲਦੀ ਵਰਤਦੀ ਸੀ ਹੋ ਸਕਤਾ ਆ ਹਾਲੇ ਵੀ ਓਹਨਾ ਦੇ ਅਖੰ ਰਕਦਾ ਹੋਵੇ ਨਾਲ ਓਹ ਤਾ ਸੁਜੀ ਨੂ ਕੁਛ ਕਈ ਚਿਰ ਲਗ ਗਯਾ ਮਾਕ੍ਸ ਬਾਰੇ ਤਹ ਸੋਚਣਾ ਨਹੀ ਸੀ ਕੁਕੀ ਓਹ ਜਾਨ ਨੂਚ੍ਨਾਗੀ ਤਰਗ ਪਯਾਰ ਕਰਦੀ ਸੀ ਪਰ ਓਹਨੁ ਤੇਹ ਸਿਰਫ ਪਾਰੀ ਦਿੱਤੀ ਸੀ ਦਿਲ ਤੇਹ ਚੁਣਦੀ ਸੀ ਕੀ ਓਹਨੁ ਜਬਰਦਸਤੀ ਨਾਲ ਕਲੇਜੀ ਨਾਲ ਪ੍ਰੇਮ ਕਰ ਪਰ ਦਰ ਸੀ ਲਾਜਮੀ ਸ਼ਰਤ ਵਾਂਗੂ ਰਖਣਾ ਪੀਨਾ ਸੀ ਭਰੇ ਅਓਇਦ ਕੂਰਮਾ ਚਾਰੀ ਦੇ ਰਾਜ ਹੀ ਆਉਂਦਾ ਸੀ ਦਰ ਸੀ ਭਾਵੇ ਓਹ ਭਰੋ ਗੋਰੁਈ ਸੀ ਚਿਤਿ ਏਮਾ ਰੰਗ ਖਾਲੀ ਸੀ ਅੰਦਰੋ ਥ ਸੀ ਓਹ ਬਚਪਨ ਟੋਹ ਰਹੀ ਪਰ ਦਰ ਸੀ ਕੀ ਇਸ ਕਰਕੇ ਜੇ ਜਾਨ ਦਾ ਮਾਸ ਸਾਮਨੇ ਯਾ ਤੇਹ ਜਾਏਗੀ ਮਾਸ ਦੇਖ ਕੰਡੇ ਕਹੇ ਹੋ ਜਾਨ ਸਫ੍ਸੁਥ੍ਰੇ ਗੋਰੇ ਰੰਗ ਦਾ ਪੰਜਾਬੀ ਚ ਏਕ ਚੀਜ਼ ਆਹ ਪਰ ਕਾਮਾ ਦਾ ਕਚਾ ਆਤੇ ਵਰਗਾ ਆਹ ਪੋਵ੍ਦਰ ਵਰਗਾ ਆਹ ਖਾਲ ਇਸ ਰੰਗ ਏਡ ਵੇਖ ਕੇ ਕੇਯਰ ਸੀ ਮਾਨੋ ਵਿਗ੍ਯਾਂ ਦਾ ਗੋਰੇ ਨਾਲ ਡੇਯ ਇਸ ਰੁਕਾਵਟ ਦਾ ਓਹਨੁ ਕਰੋਲੀ ਸਦਨ ਨੂ ਬੁਲਾਯ ਫਿਰ ਏਕ ਦਿਨ ਸੂਜੀ ਨੂ ਜਾਂ ਕੇ ਫੋਨੇ ਕਰਕੇ ਬੋਲੀ ਜਾਨ ਪਾਯਾ

ਪਰ